ਦੱਸ ਦਿਓ ਜਦੋਂ ਤੁਹਾਨੂੰ ਕੋਈ ਲੋੜ ਹੁੰਦੀ ਆ।

ਹਾਂਜੀ ਹੋਰ ਸੁਣਾ।

ਵਧੀਆ ਵਧੀਆ ਚਾਹੀਦਾ।

ਹਾਂ ਤੇ ਮੰਮੀ ਲਈ ਪਰਸ ਲੈਣ ਲੱਗਾ ਵਾਂ ਦੋ।

ਹਾਂ ਤੇ ਕਰਨ ਲਈ ਲੈ ਲੈਨਾ ਜੈਕਟ।

ਗੋਲੂ ਕਿੰਨੇ ਚਿਰ ਦਾ ਕਹਿਣ ਡਿਆ ਮੈਂ phone ਲੈਣਾ ਵਾਂ।

ਹਾਂ ਉਹ ਤੇਰੇ ਵਾਸਤੇ ਵੇਖਦਾਂ ਮੈਂ ਕੀ ਲੈਣਾ, ਤੈਨੂੰ ਨੀ ਨਾ ਦੱਸਣਾ।

ਹਾਂ ਤੂੰ ਨਾ ਉਹਨਾਂ ਨੂੰ ਨਾ ਦੱਸੀ ਜਦੋਂ ਚੀਜ਼ ਪਹੁੰਚ ਜਾਊਗੀ ਤੇ ਉਦੋਂ ਪਤਾ ਲੱਗੇ। ਠੀਕ ਜੇ surprise ਦੇਣੇ। ਹਾਂ ਹੋਰ। ਹੋਰ ਬਸ ਵਧੀਆ ਹੁਣ ਕਦੋਂ ਜਾਣਾ ਤੁਸੀਂ duty ਤੇ? ਬਸ ਮੀਂਹ ਹਟ ਜਾਣਦੇ, ਫਿਰ ਜਾਂਦੇ ਹਾਂ। ਹਾਂਜੀ ਹੋਰ ਕੋਈ ਗੱਲਬਾਤ। ਹੋਰ ਗੱਲਬਾਤ ਬਸ ਵਧੀਆ।

ਤਨਖਾਹ ਪੈਸੇ ਪੂਸੇ ਦਈ ਜਾਂਦੇ ਆ time ਦੇ time

overtime ਤੈਨੂੰ ਪਤਾ ਰਾਤ ਤੇ ਹੋਣਾ ਹੀ ਨੀ ਹੈ।

ਕਿਉਂਕਿ ਰਾਤ ਪੈ ਜਾਂਦੀ ਬਰਫ਼ ਤੈਨੂੰ ਪਤਾ ਤੇ ਬਰਫ਼ ਦੇ ਨਾਲ ਫਿਰ, ਓਦਾਂ ਅੰਦਰ ਬੈਠੀਏ ਤੇ ਸਰੀਰ ਠਰਦਾ ਤੇ ਬਾਹਰ ਜਾਈਏ ਤੇ ਔਖਾ ਹੋ ਜਾਂਦਾ ਸਾਡੇ ਵਾਸਤੇ।

ਜੇ ਅਸੀਂ ਜ਼ਿਆਦੇ ਨੂੰ ਪਵਾਂਗੇ ਤੇ ਫਿਰ ਥੋੜ੍ਹੀ ਤੋਂ ਵੀ ਜਾਵਾਂਗੇ ਬਿਮਾਰ ਹੋਊ ਸਰੀਰ।

ਹਾਂ ਬਸ ਫਿਰ ਇਸੇ ਕਰਕੇ ਮੈਂ ਨਾ ਇੱਕ time ਹੀ ਕਰ ਰਿਹਾਂ ਵਾਂ duty

ਹਾਂ ਉਹ ਵੀ ਮੈਨੂੰ ਕਹਿੰਦੇ ਪਏ ਸੀ, ਆ ਜਾ ਫਿਰ, ਵਿਆਹ ਕਰ ਦੇਈਏ ਤੇਰਾ।

ਮੈਂ ਕਿਹਾ ਮੈਂ ਵਿਆਹ ਵੀ ਕਰਾਂਗੇ, ਥੋੜ੍ਹਾ ਚਿਰ wait ਕਰੋ ਵਿਆਹ ਤੇ ਹੋਣਾਂ ਹੀ ਹੋਣਾਂ ਵਾਂ।

ਹਾਂ ਅੱਜ ਕਰਵਾ ਲਓ, ਕੱਲ੍ਹ ਕਰਵਾ ਲਓ ਉਹ ਥੋੜ੍ਹਾ ਚਿਰ wait ਕਰਨੀ ਆਂ।

ਹੋ ਜਾਓ ਤੁਸੀਂ settle ਫਿਰ ਹੋ ਜਾਊਗਾ ਵਿਆਹ ਵੀ। ਹਾਂ ਵਿਆਹ ਵੀ ਹੋ ਜਾਣਾ ਬਸ।

ਹਮ ਗੋਲੂ ਨੀ ਮੋਟਰ ਸਾਇਕਲ ਨਾ ਦਿਆ ਕਰੋ ਜ਼ਿਆਦਾ।

ਹਾਂ ਨਿਆਣਾ ਵਾਂ।

ਬੜੀਆਂ ਗੱਲਾਂ ਕਰਦਾ ਇਹ ਇਹ ਕਹਿੰਦਾ ਵਾ ਇਹ ਹੁਣ ਥੋੜ੍ਹੀ ਜਿਹੀ ਹੋਸ਼ ਹੋ ਗਈ ਹੈ ਨਾ ਇਹ ਸਾਨੂੰ ਕਹਿੰਦਾ ਵਾ ਵੀ ਮੈਂ ਵੀ ਤੁਹਾਡੇ ਤੋਂ ਵੀ ਗਾਂਹ ਵਾਂ।

ਕਰਨੀ ਜੇ, ਕੋਈ ਕੰਮ ਪੈ ਗਿਆ ਮੈਨੂੰ। ਚਲੋ ਠੀਕ ਹੈ।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

ਤੇ ਮੈਂ ਆਪਣੇ ਜੀਵਨ ਬਾਰੇ ਥੋਨੂੰ ਦੱਸਣ ਜਾ ਰਿਹਾਗਾ ਅੱਜ। ਅੱਜ ਦੇ ਟੈਮ ਵਿਚ ਜਿਥੇ ਮੈਂ ਜੀ ਰਿਹਾਗਾ ਇਹ ਇੱਕ ਬਹੁਤ ਹੀ ਇਹ ਇੱਕ ਬਹੁਤ ਹੀ ਮਹਿਗਾਈ ਦਾ ਦੌਰ ਚੱਲ ਰਿਹਾਗਾ। ਇਸ ਵਿਚ ਸਾਨੂੰ ਬਹੁਤ ਹੀ ਸਾਂਭ-ਸਾਂਭ ਕੇ ਪੈਰ ਰੱਖਣੇ ਚਾਹੀਦੇ ਹਨ। ਤੇ ਅੱਜ ਮੇਰਾ ਮਿੱਤਰ ਜੀਦਾ ਨਾ ਘਮਾਰ ਐ। ਇਹ ਖੜਿਆ ਹੱਸਦਾ ਪਿਆ ਐ ਇਹਦੇ ਦੰਦ ਜਿਵੇ ਚਿੜੀ ਦੇ ਦੰਦ ਹੋਣ। ਤੇ ਦੂਜੇ ਪਾਸੇ ਮੇਰਾ ਵੀਰ ਜਿਨੂੰ ਕਹਿੰਦੇ ਸੋਨੂ ਡੌਨ ਇਹਨੇ ਵੱਡੀਆਂ ਵੱਡੀਆਂ ਲੜਾਈਆ ਲੜੀਆਂ ਤੇ ਬਹੁਤ ਈ ਨਾਲ ਤਿੰਨ-ਚਾਰ ਚੋਰੀਆਂ ਕਰੀਆਂ ਜ਼ਿਆਦਾ ਨੀ ਕਰੀਆਂ ਭਾਈ ਇਸਤੋਂ ਵਧੀਆ ਮੁੰਡਾ ਮੈਂ ਕੋਈ ਹੋਰ ਨੀ ਵੇਖਿਆ ਆਪ ਤੀਜੇ ਪਾਸੇ ਵੇਖੀਏ ਤਾਂ ਜੀਵਨ ਦੀ ਗੱਲ ਜਿਹੜੀ ਹੈ ਉਹ ਬਹੁਤ ਹੀ ਟੁਕਵੀ ਤੇ ਸਾਨੂੰ ਸਾਂਭ-ਸਾਂਭ ਕੇ ਪੈਰ ਰੱਖਣਾ ਚਾਹੀਦਾ। ਕਿਸੀ ਮਾੜੀ ਸੰਗਤ ਵਿਚ ਨਹੀਂ ਜਾਣਾ ਚਾਹੀਦਾ। ਲੋਕ ਸਾਨੂੰ ਪੱਟਣ ਨੂੰ ਫਿਰਦੇ ਆ ਪਰ ਨਹੀਂ ਹੋਣਾ ਚਾਹੀਦਾ। ਅੱਜ ਜਿਹੜਾ ਮੈਂ ਥੋਨੂੰ ਦੱਸਣ ਜਾ ਰਿਹਾ ਪਰ ਸਮਾਜਵਾਦੀ, ਯਥਾਰਵਾਦੀ ਵਿਚਾਰਧਾਰਾ ਦਾ ਪ੍ਰਭਾਵ ਬੰਧਣ ਨਾਲ ਰੋਮਾਂਟਿਕ, ਕਾਵੀ ਕਾਲਪਨਿਕ ਤੇ ਰੰਗਲੇ ਦ੍ਰਿਸ਼ਾਂ ਪ੍ਰਤੀ ਇੱਕ ਦਮ ਅਸੰਤੁਸ਼ਟੀ ਪੈਦਾ ਹੋਈ। ਰੋਮਾਂਟਿਕ ਧਾਰਾ ਉਪਰ ਵਿਚਾਰਵਾਦੀ ਧਾਰਾ ਦੇ ਪ੍ਰਭਾਵ ਦਾ ਇੱਕ ਕਾਰਨ ਤਾ ਇਹੀ ਹੀ ਸੀ ਕੇ ਫਰਾਂਸ ਦੀ ਕ੍ਰਾਂਤੀ ਨਾਲ ਸੰਬੰਧਿਤ ਹੋਣ ਕਾਰਨ ਰੋਮਾਂਸਵਾਦ ਵਿਚ ਕ੍ਰਾਂਤੀਕਾਰੀ ਸੰਭਾਵਨਾਵਾਂ ਪਹਿਲਾ ਹੀ ਮੌਜੂਦ ਸਨ। ਰੋਮਾਂਸਵਾਦੀ ਆਪਣੇ ਸਮੇਂ ਦਾ ਆਧੁਨਿਕ ਕ੍ਰਾਂਤੀਕਾਰੀ ਤੇ ਅੰਦੋਲਨ ਸੀ। ਏਸੇ ਲਈ ਸਮਾਜਵਾਦੀ, ਯਥਾਰਵਾਦੀਆ ਜਿਥੇ ਇੱਕ ਪਾਸੇ ਰੋਮਾਂਸਵਾਦ ਦਾ ਵਿਰੋਧ ਕੀਤਾ ਸੀ ਓਥੇ ਦੂਜੇ ਪਾਸੇ ਇਸਦੇ ਕ੍ਰਾਂਤੀਕਾਰੀ ਕਿਰਦਾਰ ਦਾ ਸਮਰਥਨ ਵੀ ਕੀਤਾ ਸੀ। ਯੁੱਗਾਂ ਤੋਂ ਚਲੀ ਆ ਰਹੀ ਪ੍ਰੰਪਰਾ ਵਿਚ ਪਹਿਲੀ ਵੱਡੀ ਤਬਦੀਲੀ ਰੋਮਾਂਸਵਾਦੀਆ ਨੇ ਹੀ ਲਿਆਂਦੀ ਸੀ। ਏਸੇ ਲਈ ਰੋਮਾਂਸ, ਰੋਮਾਂਟਿਕ ਧਾਰਾ ਪੁਰਾਤਨ ਤੇ ਨਵੀਨ ਵਿਚ ਇੱਕ ਪੁਲ ਦਾ ਕੰਮ ਕਰਦੀ ਹੈ। ਅੱਜ ਵੀ ਕਈ ਰੋਮਾਂਟਿਕ ਪ੍ਰਗਤੀਆਂ ਜੀਵਨ ਤੇ ਪ੍ਰਾਨਵੰਤ ਰੂਪ ਤੇ ਚਲੀਆਂ ਆ ਰਹੀਆਂ ਹਨ ਅਮ ਤੇ ਜਦੋਂ ਮੈਂ ਸਵੇਰੇ ਉਠਿਆ ਅੱਜ ਉਦੋਂ ਮੇਰੇ ਕੋਲ ਮੇਰੀ ਸੇਲੀ ਆਈ ਤੇ ਉਹ ਮੇਰੇ ਨਾਲ ਕੰਮ ਕਰਦੀ ਆਈ ਤੇ ਉਹ ਮੇਰੇ ਨਾਲ ਕੰਮ ਕਰਦੀ ਐ ਤੇ ਅਸੀਂ ਦੋਵੇਂ ਜਣੇ ਸਾਰਾ ਦਿਨ ਕੰਮ ਕਰਦੇ ਆ ਤੇ ਓਹਦਾ ਵੀ ਲੋਗਿਨ ਹੋਇਆ ਤੇ ਮੈਂ ਵੀ ਲੋਗਿਨ ਹੋਇਆ

ਜੀਦੇ ਵਿਚ ਸਾਨੂੰ ਅੱਠ ਘੰਟੇ ਕੰਮ ਕਰਨਾ ਹੁੰਦੈ। ਪਰ ਇਹਦੇ ਦੂਜੇ ਪਾਸੇ ਜਿਹੜਾ ਮੇਰਾ ਕੰਮ ਐ ਉਹ ਮੇਰਾ ਕਦੀ ਵੀ ਲੋਗਿਨ ਮਾਰ ਸਕਦਾ ਤੇ ਕਦੇ ਵੀ login ਕਰ ਸਕਦਾ ਗਾ। ਓਹਦੇ ਵਿਚ ਕੋਈ ਰੋਕ ਟੋਕ ਨੀ ਐ। ਇਹ ਦਿੱਲੀ ਨਾਲ ਸੰਬੰਧਿਤ ਐ। ਇਹ ਇੱਕ ਬਹੁਤ ਵਧੀਆ job ਐ। ਜਿਸਨੇ ਮੈਨੂੰ ਇੱਕ ਵਧੀਆ ਜੀਵਨ ਦਿੱਤਾ।

ਉਹ ਤਾਂ ਆਪਣੇ ਉੱਤੇ ਐ ਵੀ ਆਪਾਂ ਕਿੰਨਾ ਕਰਦੇ ਹਾਂ। ਥੋਨੂੰ ਜਿਹੜਾ ਮੈਂ ਅੱਜ ਦੱਸਣ ਜਾ ਰਿਹਾ ਡਾਕਟਰ ਜਸਵੰਤ ਸਿੰਘ ਨੇਕੀ ਇੱਕ ਹੋਰ ਵਿਲੱਖਣ ਕਵੀ ਸੀ। ਵਿਚਾਰਾਂ ਦਾ ਇੱਕ ਸਿਰਜਕ ਹੈ ਜੋ ਕੀ ਡਾਕਟਰ ਜਸਵੰਤ ਸਿੰਘ ਹਨ। ਜੋ ਕੀ ਵਿਗਿਆਨਕ, ਮਨੋਵਿਗਿਆਨਕ ਤੇ ਨਵੇ ਕੇਲੇ ਪ੍ਰਸਾਰ ਕੇ ਕਰਦੇ ਹਨ। ਉਸਦੇ ਕਵੀ ਬਹੁਤ ਇਹ ਜੋ ਕਵੀ ਹੈ, ਇਸਦੇ ਜੀਵਨ ਬਾਰੇ ਅਸੀਂ ਜਾਨਣ ਜਾਣ ਤਾਂ ਇਹ ਇੱਕ ਬਹੁਤ ਹੀ ਵਧੀਆ ਕਵੀ ਐ। ਮੈਂ ਆਪਣੇ ਜੀਵਨ ਵਿਚ ਬਹੁਤ ਜ਼ਿਆਦਾ ਕਵਿਤਾਵਾਂ ਪੜੀਆਂ ਹਨ ਤੇ ਸੁਣੀਆਂ ਹਨ ਤੇ ਮੈਂ ਪੜਨ, ਸੁਨਣ ਤੋਂ ਬਾਅਦ ਇੱਕ ਜੋ ਮੈਨੂੰ ਜ਼ਿਆਦਾ ਹੀ ਜੋ ਕੀ ਮੈਨੂੰ ਜ਼ਿਆਦਾ ਪਸੰਦ ਆਇਆ ਉਹ ਡਾਕਟਰ ਜਸਵੰਤ ਸਿੰਘ ਨੇਕੀ ਸੀ। ਉਹ ਇੱਕ ਬਹੁਤ ਹੀ ਵਧੀਆ ਵਿਚਾਰਧਾਰਾ ਤੇ ਵਧੀਆ ਸ਼ਬਦਾਂ ਦਾ ਕਰਦੇ ਹਨ। ਓਹਨਾ ਤੋਂ ਵਧੀਆ ਕਵੀ ਮੇਰੇ ਜੀਵਨ ਵਿਚ ਮੈਂ ਕਦੀ ਨੀ ਵੇਖਿਆ ਤੇ ਸਾਡੇ ਸਭ ਤੋਂ ਉਪਰ ਜਿਹੜੇ ਕਵੀ ਹਨ, ਉਹ ਕਵੀ ਕਬੀਰ ਸਿੰਘ ਹਨ। ਉਨੀ ਸੋ ਸੱਤਰ ਵਿੱਚ ਉਨੀ ਸੋ ਸੱਤਰ ਈਸਵੀ ਮਗਰੋਂ ਪੰਜਾਬੀ ਵਿੱਚ ਨਕਸਲਵਾਦੀ ਦਾ ਜੁਝਾਰ ਵਿਰੋਧੀ ਕਾਵਿਧਾਰਾ ਦਾ ਪ੍ਰਭਾਵ ਵਧਿਆ ਜਿਸਦੀ ਵਿਆਪਕ, ਇਤਹਾਸਿਕ ਚੇਤਨਾ ਦੇ ਮਗਰ ਨਕਸਲਵਾਦੀ, ਮਾਓਵਾਦੀ, ਮਾਰਸਕਵਾਦੀ ਅਤੇ ਖੱਬੇ ਪੱਖੀ ਸੋਚ ਧਾਰਾ ਦੇ ਪਰਵਾਰ ਗ੍ਰਹਿਸਤੀ ਗੋਚਰ ਹੁੰਦੇ ਸਨ। ਜੁਝਾਰ ਵਿਧਰੋਹੀ ਕਵੀ ਆਪਣੇ ਆਪ ਨੂੰ ਪ੍ਰਗਤੀਵਾਦੀਆਂ ਤੋਂ ਵੱਖਰਾ ਦੱਸਦੇ ਹਨ। ਪਰ ਇਸ ਕਵੀਧਾਰਾ ਦਾ ਇੱਕ ਸੂਤਰ ਪ੍ਰਗਤੀਵਾਦੀ, ਦੂਜੀ ਕ੍ਰਾਂਤੀਕਾਰੀ ਸਮਾਜਵਾਦੀ ਧਾਰਾ ਦਾ ਚੇਤਨਾ ਅਤੇ ਤੀਜਾ ਮਾਰਕਸਵਾਦੀ ਅਤੇ ਮਾਓਵਾਦੀ ਸਿਧਾਂਤਾ ਦਾ ਜੁਝਾਰ ਜੁੜਿਆ ਹੋਇਆ ਹੈ ਜੋ ਕੀ ਮੈਂ ਅੱਜ ਥੋਨੂੰ ਦੱਸ ਰਿਹਾਗਾ। ਮੇਰੇ ਪਿੰਡ ਵਿੱਚ ਬਹੁਤ ਹੀ ਬੰਦੇ ਹਨ, ਜਿਵੇ ਸਾਡੇ ਅੱਜ ਕਲ ਦੀ ਗੱਲ ਹੈ। ਅਸੀਂ ਇੱਕ ਜਗ੍ਹਾ ਗਏ। ਮੈਂ ਤੇ ਮੇਰੇ ਮਿੱਤਰ। ਓਥੇ ਅਸੀਂ ਬੈਠੇ ਬਹੁਤ ਦੇਰ, ਬੈਠਣ ਤੋਂ ਬਾਦ ਅਸੀਂ ਜੁਝਾਰ ਵਿਧਰੋਹੀਧਾਰਾ ਦਾ ਬਾਰੇ ਗੱਲ ਕੀਤੀ ਗੱਲ ਹੀ ਨਹੀਂ ਕਦੀ ਨਹੀਂ ਕਰਦੀ ਸਗੋਂ ਸੰਘਰਸ਼ ਦੇ ਵਿਧਰੋਹੀ ਲਈ ਖੁਦ ਪੀੜ ਵਿੱਚ ਕੁਟਦੀ ਰਹਿੰਦੀ ਹੈ ਅਤੇ ਸਭਿਆਚਾਰਕ ਚੀਨਾ ਦਾ